ਵੈਸੇ ਜੇ ਆਪਣੇ ਪੰਜਾਬ ਦੇ ਤਾਂ ਜਿੰਨੇ ਵੀ ਬੱਚੇ ਨੇਗੇ ਸਾਰੇ ਬਾਹਰ ਵੱਲ ਦੇਖੀ ਜਾਂਦੇ ਨੇ ਬਾਹਰ

ਬੱਚਿਆਂ ਨੂੰ ਇਹ ਹੈ ਕਿ ਇੱਧਰ job ਹੈਗੀਆਂ ਨੇ ਹੁਣ ਬੱਚੇ ਇੱਧਰ ਵੀ try ਕਰ ਰਹੇ ਏ ਸਾਰੇ

ਕਰਦੇ ਜਾ ਰਹੇ ਨੇ ਬੱਚੇ ਹਾਂ ਇਹ ਵੀ ਗੱਲ ਹੈਗੀ ਆ ਜਾਂMNC ਕੰਪਨਿਆ ਵੱਲ ਜਾਂਦੇ ਨੇਗੇ ਕਈ

BTECH ਵਗੈਰਾ ਕਰ ਰਹੇ ਨੇ ਉਹ ਤਾਂ ਨਹੀਂ job ਕਰ ਰਹੇ ਨੇ ਇਹ

hm

ਉਹਨਾ ਨੂੰ ਇਹ ਹੈ ਸਾਨੂੰ ਇੱਧਰ ਹੀ ਅੱਛੀ job ਮਿਲੇਗੀ ਉਹਨਾ ਨੇ ਕੀ ਕਰਨਾ hm ਨਹੀਂ ਜਿਹੜੇ ਆਪਣੇ ਪੰਜਾਬ ਦੇ ਨੇ ਉਹਨਾ ਨੂੰ ਤਾਂ ਬਾਹਰ ਜਾਣ ਦਾ ਬਹੁਤ ਹੈਗਾ ਕੀ ਅਸੀਂ ਬਾਹਰ ਜਾਣਾ ਨਹੀਂ ਜਿਹੜਾ ਬੱਚਾ ਉਰੇ post graduation ਕਰਕੇ ਜਾਏਗਾ ਜਿਵੇਂ ਡਿਗਰੀ ਡਿਗਰੀ ਕਰਕੇ ਜਾਏਗਾ ਜੀ BTECH ਵਗੇਰਾ ਉਹ ਬਾਹਰ ਜਾ ਕੇ ਕੀ ਫਾਇਦਾ ਉਸਦੀ ਉੱਥੇ ਕੋਈ value ਨਹੀਂ ਰਹਿਣੀ ਉਹਦੀ ਤਾਂ

ਇਹ ਤਾਂ ਹੈਗਾ ਜੀ

ਕਿਸੇ ਅੱਛੇ collage ਚ ਕੀਤਾ ਹੋਇਆ

BTECH ਨੂੰ ਹਰ ਕੋਈ ਬੱਚਾ ਕਰ ਰਿਹਾ ਦੇਖੋ ਉੱਥੇ ਇੰਨੀ value ਹੈਨੀ hm ਇਹ ਤਾਂ ਹੈਗਾ ਜੀ

ਆਪਾਂ ਕਰਨਾ ਤਾਂ ਉੱਥੇ labor job ਆ ਜਿੰਨਾ ਮਰਜੀ ਤੁਸੀਂ ਪੜ ਕੇ ਚਲੇ ਜਾਓ ਇਹ ਤਾਂ ਹੈਗਾ ਉਹ ਤੇ ਇੱਕ ਨਾਮ ਹੀ ਆ ਆਪਾਂ ਅੱਗੇ ਜਾ ਕੇ ਇਹ ਕਰਨਾ hm

ਵੈਸੇ ਵੀ ਇਹਨਾਂ ਨੇ ਵੀਜ਼ੇ ਘਟਾ ਦੇਣੇ ਨੇ ਇਹਨਾਂ ਨੇ ਕਹਿੰਦੇ ਬੱਚਾ ਬਹੁਤ ਵੱਧ ਗਿਆ ਉੱਧਰ ਉਹ ਤਾਂ ਹੈਗਾ ਹਾਂ

ਕਹਿੰਦੇ ਦੋ ਹਜ਼ਾਰ ਚੋਵੀ ਤੋਂ ਬਾਅਦ

ਇਹਨਾਂ ਨੇ ਵੀਜ਼ੇ ਬੰਦ

ਨਹੀਂ ਹੁਣ ਤੁਸੀਂ America ਵਗੈਰਾ ਚ ਦੇਖੋ ਉੱਧਰ ਵੀ ਬੱਚੇ ਜਾਂਦੇ ਨੇਗੇ

ਪਰ ਉਹਨਾ ਦੀ interview ਦੀ ਨਹੀ ਆ ਰਹੀ date ਫੇਰ ਬੱਚੇ ਇੱਧਰ ਵੀ apply ਕਰਦੇ ਬੱਚਾ

ਪਾਸੇ ਕਰ ਰਿਹਾ apply ਦੇਖਦਾ ਇੱਧਰ ਨੀ ਮਿਲਿਆ ਸਾਡਾ ਉੱਧਰ ਬਣ ਜਾਵੇ ਹਰ ਪਾਸੇ ਹੱਥ ਮਾਰਦਾ ਇਹ ਨੀ ਬੈਠਦਾ ਨਹੀ ਅੱਜਕਲ ਦਾ ਬੱਚਾ hm ਕਿਉਂਕਿ ਅਸੀਂ ਸੋਚ ਰਹੇ ਹਾਂ ਕੀ ਅਸੀਂ Canada

Australia ਦੇਖੋ

ਇਹ ਤਾਂ ਹੈਗਾ

ਦੱਸ ਦੱਸ ਦਿਨਾ ਚ ਕਹਿੰਦੇ ਵੀਜ਼ਾ ਆ ਰਿਹਾ new zealand ਦਾ ਲੇਕਿਨ new Zealand ਤਾਂ ਬਹੁਤ ਮਹਿੰਗਾ ਜੀ ਤੀਹ ਲੱਖ ਤਾਂ ਉਹਦੀ ਫੀਸ ਆ ਸਾਨੂੰ ਅਸੀਂ ਤਾਂ

agent ਕਹਿੰਦਾ ਕੀ ਤੀਹ ਹਜ਼ਾਰ ah ਤੀਹ ਲੱਖ ਰੁਪਏ ਕੀ ਖਰਚਾ ਹੈ ਤਾਂ ਅੱਛੀ country ਆ new Zealand ਅਰੇ new Zealand ਤਾਂ ਬਹੁਤ ਵਧੀਆ ਤੇ ਉੱਥੇ settlement ਵੀ ਬਹੁਤ ਵਧੀਆ ਹੋ ਜਾਂਦੀ ਏ. ਲੇਕਿਨ ਪੈਸਾ ਬਹੁਤ ਲੱਗਦਾ ਉੱਧਰ ਚਲੋ ਇੱਕ ਪੈਸਾ ਤਾਂ ਇੱਧਰ ਵੀ ਲੱਗਦਾ

ਹਾਂ ਇਹ ਤਾਂ ਹੈਗਾ

but ਮੈਨੂੰ ਸਮਝ ਨਹੀ ਆਉਂਦੀ ਮੇਰੀ sister ਵੀ ਕਹਿੰਦੀ ਆ

ਹਾਂ ਉਹੀ ਪੁੱਛ ਰਹੀ ਸੀ ਕਹਿੰਦੀ ਮੈਨੂੰ ਦੱਸੋ idea ਦਵੋ ਕਹਿੰਦੀ ਅਸੀਂ ਉੱਧਰ ਕਹਿੰਦੀ ah ਪ੍ਰੀਤੀ ਤੋਂ ਪੁਛੋ ਕਿੱਧਰ ਜਾਣਾ.

ah ਜਾਂ Australia ਜਾਂ new Zealand

ਦੇਖੋ ਇਹ ਹੈ ਕਨੇਡਾ ਜਾ ਕੇ ਬੱਚਾ PR ਜੱਲਦੀ ਹੋ ਜਾਂਦਾ ਏ. ਹਰ ਬੱਚਾ ਪਰ ਕਨੇਡਾ ਜਾਈ ਜਾ ਰਿਹਾ hm okay

ਕਹਿੰਦੇ ਬਹੁਤ applications ਤਾਂ ਉਹਨਾਂ ਕੋਲ ਪਹਿਲਾਂ ਹੀ ਪਈਆਂ ਨੇ interview ਲਈ ਅੱਛਾ interview ਲਈ ਚੱਲ ਰਹੀ ਹੈ ਮਤਲਬ ਹਾਂ. ਪਹਿਲਾਂ ਜਦੋਂ covid ਚੱਲਿਆ ਸੀ ਤੱਦ ਇਹਨਾਂ ਨੇ interview ਬੰਦ ਕਰਤੀਆਂ ਸੀ ਠੀਕ ਏ ਮਤਲਬ profile ਦੇਖਦੇ ਸੀਗੇ ਤੇ ਇਸ ਤਰਾਂ ਹੀ ਵੀਜ਼ੇ ਆ ਰਹੇ ਸੀਗੇ. ਨਹੀ ਹੁਣ ਇਹਨਾਂ ਨੇ ਬਹੁਤ ਕਰਤੀ ਆ strictness ਕਹਿੰਦੇ hm

ਅੱਛਾ ਅੱਛਾ ਤੁਹਾਨੂੰ date ਨੀ ਮਿਲ ਰਹੀ ਹੋਣੀ ਹਾਂਜੀ ਹਾਂ ਸਾਨੂੰ date ਨਹੀਂ ਸੀ ਮਿਲ ਰਹੀ ਅੱਛਾ ਫੇਰ ਇੱਕ ਉਹ ਸਾਲ ਖਰਾਬ ਹੋਣ ਵਾਲਾ ਹਿਸਾਬ ਸੀਗਾ ਵੈਸੇ ਤਾਂ ਨਾ. ਹਾਂਜੀ ਫੇਰ ਸਾਲ ਖਰਾਬ ਹੋਣ ਵਾਲਾ ਹੀ ਹਿਸਾਬ ਆ ਫ਼ਿਰ ਅਗਰ ਆਪਾਂ ਸਾਲ ਬਾਅਦ ਵੀ ਨਾ ਆਪਾਂ ਫੇਰ ਦੋ ਸਾਲ ਖਰਾਬ ਹੋਗੇ ਬੱਚੇ ਦੇ ਹਾਂ ਇਹ ਤਾਂ ਹੈ ਕੀ

ਹੁਣ Canada ਇਹਦੇ ਜਿਹੜੀ ਤੁਹਾਡੀ ਬੇਟੀ ਹੈ ਉਹਦੇ ਨਾਲ ਦੇ ਵੀ friends ਗਏ ਨੇ ਜਾ ਇੱਕਲੀ ਗਈ ਏ ਨਾਲ ਮਿਲ ਕੇ group ਗਿਆ ਜਾਂ. ਉੱਥੇ ਜਾ ਕੇ ਆਪਣੇ friends ਬਣਦੇ ਕੋਈ friends ਇੱਕਠੇ ਨਹੀ ਜਾਂਦੇ. ਇੱਕਲੀ ਗਈ ਆ ਬੱਚੇ ਨੇ ਬੱਸ ਇੱਕਲੇ ਈ ਜਾਣਾ ਉੱਥੇ ਜਾ ਕੇ friends ਨਵੇਂ ਬਹੁਤ ਬਣ ਜਾਂਦੇ ਏ. ਹਾਂ ਏ ਤਾਂ ਹੈਗਾ.

ਨਾਲੇ ਦੋਸਤਾਂ ਚ ਕੀ ਪਿਆ ਉੱਥੇ ਜਾ ਕੇ ਤੁਹਾਨੂੰ ਪਤਾ ਜਿਵੇਂ ਜਿਵੇਂ

ਆਪਣਾ ਕੰਮ ਆ ਕਹਿੰਦੇ ਬੇਟਾ ਬੇਟੀ ਕਹਿੰਦੀ ਉਸਨੂੰ ਆਪਣੇ ਕੰਮ ਤੋਂ ਮਤਲਬ ਏ ਹੋਰ ਕਿਸੇ ਨੂੰ ਕਿਸੇ ਚੀਜ਼ ਤੋਂ ਮਤਲਬ ਨੀ ਉੱਧਰ ਨਾ ਵਿਹਲਪੁਣਾ ਨੀ ਏ ਬੱਚਾ ਵਿਹਲਾ ਨੀ ਕਿਸੇ ਕੋਲ time ਨੀ ਏ ਕਿਸੇ ਨਾਲ ਗੱਲ ਕਰਨ ਲਈ ਵੀ

ਤੇ ਤੁਸੀਂ ਆਪਣੇ ਦੋਨੋਂ ਬੱਚਿਆਂ ਨੂੰ ਬਾਹਰ ਭੇਜਣ ਦਾ ਸੋਚ ਰਹੇ ਹੋ ਹੁਣ ਹਾਂਜੀ ਹਾਂ ਆਪਣੀ ਦੂਜੀ ਬੇਟੀ ਨੂੰ ਵੀ ਭੇਜਾਂਗੇ ਅੱਛਾ

ਨਈ ਕਈਆਂ ਦਾ ਹੁੰਦਾ ਨਾ ਇੱਕ ਨੂੰ Canada ਭੇਜ ਤਾਂ ਇੱਕ ਨੂੰ USA ਭੇਜ ਦਿਨੇ ਆ

hm

ਠੀਕ ਆ ਹਾਂ

ਤੇ ਹੁਣ ਤੁਹਾਡੀ ਛੋਟੀ ਬੇਟੀ ਕਿਹੜੀ class ਚ ਏ. ਸਾਡੀ ਬੇਟੀ ਛੋਟੀ

ਅੱਛਾ ਛੋਟੀ plus one ਚ ਏ

ਅੱਛਾ

ਅੱਛਾ

ਪਤਾ ਨੀ ਮੈਨੂੰ ਕੌਣ ਕਹਿੰਦਾ ਸੀ ਇਹ ਤਾਂ ninth ਚ ਈ ਆ ਉਹ

ninth ਤਾਂ ਉਹ ਕਦ ਦੀ ਕਰ ਗਈ ਅੱਛਾ

ਉਹਨੇ IELTS ਸ਼ੁਰੂ ਕਰਤੀ ਕਰਨੀ ਹਜੇ. ਨਹੀਂ ਨਹੀਂ ਨਹੀਂ ਹਜੇ ਨੀ ਜਾਂਦੀ ਇੱਥੋ IELTS ਕਰੇਗੀ. ਉਹਨੇ ਕਿਹੜਾ ਹੁਣੀ ਜਾਣਾ ਉਹਨੂੰ graduation ਕਰਾਕੇ ਭੇਜੋਗੇ ਨਹੀਂ ਨਹੀਂ ਅਸੀਂ plus two ਕਰਾ ਕੇ plus two ਤੋਂ ਬਾਅਦ ਜਾਂਦੇ graduation ਕਿਉਂ ਜੀ ਨਈ ਕਈ graduation ਕਰਕੇ ਵੀ ਜਾਂਦੇ ਨੇ ਨਾ ਨਾ ਨਾ ਫੇਰ time ਬਹੁਤ ਹੋ ਜਾਂਦਾ ਬੱਚੇ ਦੀ age ਵੱਧੀ ਜਾਂਦੀ ਆ ਅੱਜਕੱਲ

ਕਿਸ time ਬੱਚਾ ਜਿਹੜਾ ਫੇਰ ਹੋਏਗਾ ਫਿਰ ਤੀਹ ਸਾਲ ਤੱਕ set ਨੀ ਹੋਏਗਾ hm ਫੇਰ ਤਾਂ ਬੱਚਾ